mam ਹਾਂਜੀ hair saloon ਵਾਲੀ ਵੀ ਏ ਉਹਨਾ ਦੇ ਵੀ ਕਾਫੀ ਇੱਥੇ ਰੋਪੜ ਨਾ

ਹਾਂਜੀ hairs ਦਾ ਹੁੰਦਾ ਉਹਨਾ ਦਾ

ਚਲੋ ਉੱਥੇ ਹੀ ਲੈਜਾਗੇ ਕੋਈ ਨੀਂ next time

ਤਿੰਨ ਤਾਂ ਹੁੰਨੀ ਏ visit ਉਹਦੇ ਤੇ ਵੀ ninth tenth ਦੀ ਅਲੱਗ ਲੈਜਾਂਗੇ ਤੇ ਗਿਆਰਵੀ

ਹਾਂਜੀ

ਬਾਰੇ ਚ ਆਪਾਂ discuss ਕੀਤਾ topic ਤੇ ਆਪਣੇ inserting visit ਤੇ ਹਾਂਜੀ ਠੀਕ ਏ mam

ਅਹ ਮੇਰਾ ਨਾਮ ਖੁਸਪਰੀਤ ਕੌਰ ਹੈ ਤੇ ਮੈਂ ਖਰੜ ਦੀ ਰਹਿਣ ਵਾਲੀ ਆ ਮੇਰੀ ਉਮਰ ਵੀਹ ਸਾਲ ਹੈ ਅਹ ਮੇਰਾ ਅਜੇ ਦਾ ਅਰ ਵਿਸ਼ਾ ਹੈ ਜੇਹੜਾ ਦਾ ਸਮੂੰਹ ਤੇ ਆਪਸੀ ਸਹਿਯੋਗ ਦਾ ਸਾਰਥਕ ਪ੍ਰਭਾਵ ਤੇ ਅਗਵਾਹੀ ਹੈ school ਵਿਚ ਵਿਦਿਆਰਥੀਆਂ ਦਾ ਜੀਵਨ ਇਸ ਤਰ੍ਹਾਂ ਦਾ ਹੁੰਦਾ ਹੈ ਕੀ ਓ ਆਪਣੇ ਜਮਾਤਾ ਵਿਚ ਵਿਚਰਦੇਆਂ ਆਪਣੇ ਸਾਥੀਆਂ ਦਾ ਅਚੇਤ ਜਾਂ ਸਚੇਤ ਰੂਪ ਵਿਚ ਪਰਵਾਰ ਕਬੂਲਦੇ ਹਨ ਜੋ

ਕਰਨ ਧੱਕੇਸ਼ਾਹੀ ਨਾਲ ਕੋਈ ਕਾਰਜ ਨਾ ਕਰਵਾਉਣ ਤੇ ਆਪਸੀ ਸਹਿਯੋਗ ਨਾਲ ਚੰਗੀ ਦਿਸ਼ਾ ਵੱਲ ਪਹਿਲ ਕਦਮ ਕਰਨ ਨਾ ਚਾਹੁੰਦੇ ਸਨ ਇਹ ਪਾਠ ਵਿੱਚ ਮੁੱਖ ਰੂਪ ਵਿੱਚ ਵਿਦਿਆਰਥੀ ਤੇ ਹਮ ਉਮਰ ਸਮੂਹ ਤੇ ਸਹ ਸਮੂਹ ਦੀ ਇੱਕ ਮਿਸਾਲ ਵਜੋਂ ਲਿਆ ਗਿਆ ਹੈ ਤੇ ਹਮ ਉਮਰ ਵਿਅਕਤੀਆਂ ਦਾ ਸਮੂਹ ਅਸਲ ਰੂਪ ਵਿਚ ਸਹ ਸਮੂਹ ਹੈ ਜਮਾਤ ਵਿਚ ਵਿਦਿਆਰਥੀਆਂ ਦਾ ਇਹ role play ਅਪਣੇ ਅਧਿਆਪਕ ਦੋ ਸਹਯੋਗ ਨਾਲ ਕਰਨ ਗਏ ਜਮਾਤ ਦੇ ਵਿਦਿਆਰਥੀਆਂ ਦੇ ਦੋ ਸਮੂਹ ਬਨਾਏ ਜਾਨ ਗੇ ਇਸ ਵਿਚ ਆਪੋ ਆਪਣੀ ਭੂਮਿਕਾ ਨਿਭਾਉਣ ਉਪਰਾਂਤ ਜਮਾਤ ਦੇ ਦੋਵੇ ਸਮੂਹ ਸੰਵਾਦ ਦੀ ਵਿਧਿ ਅਪਣਾ ਕੇ ਵਿਦਿਆਰਥੀ ਕਿਰਿਆ ਵਿੱਚ ਸ਼ਾਮਿਲ ਪ੍ਰਸ਼ਨਾਂ ਦੇ ਜਵਾਬ ਦੇਣਗੇ ਵਿਦਿਆਰਥੀ ਆਪਣੇ ਅਧਿਆਪਕ ਦੀ ਅਗਵਾਹੀ ਹੇਠ ਸਹਸਮੂਹ ਦੇ ਆਪਸੀ ਸਹਿਯੋਗ ਵੱਲ ਸਾਰਥਕ ਪ੍ਰਭਾਵ ਅਤੇ ਅਗਵਾਈ ਨਾਲ ਸਬੰਧਿਤ role play ਕਰਨਗੇ ਇਸ ਤਰ੍ਹਾਂ ਵਿਦਿਆਰਥੀ ਦੀ ਅਧਿਆਪਕ ਦੀ ਭੂਮਿਕਾ ਨਿਭਾਉਣਗੇ ਅਧਿਆਪਕ ਆਪਣੀ ਇੱਛਾ ਅਨੁਸਾਰ ਆਪ ਹੀ ਇਸ play ਦਾ ਹਿੱਸਾ ਬਣ ਸਕਦੇ ਹਨ ਅਧਿਆਪਕ ਬੇਟਾ ਮਨਿੰਦਰ ਤੁਸੀਂ ਬੜੇ ਚੁੱਪ-ਚਾਪ ਬੈਠੇ ਹੋ, ਬੱਚਾ ਹੋਰ ਹੇਠਾਂ ਮੂੰਹ ਕਰਕੇ ਬੈਠ ਜਾਂਦਾ ਤੇ ਚੁੱਪ ਹੀ ਰਹਿੰਦਾ ਹੈ ਸਰ ਇਹ ਕੱਲ ਵੀ school ਨਹੀਂ ਆਇਆ ਸੀ ਘਰ ਲੜਾਈ ਪਾ ਕੇ ਬੈਠਾ ਸੀ ਕੀ ਇਸ ਨੂੰ bullet motorcycle ਲੈ ਲੈ ਕੇ ਦੇਣ, ਇਸ ਦੇ ਦੋਸਤਾਂ ਨੇ ਇਸ ਦੇ ਦੋਸਤਾਂ ਕੋਲ bullet motorcycle ਹਨ ਉਹ ਸਾਰੇ ਇਸ ਨਾਲ ਮਖੌਲ ਕਰਦੇ ਹਨ ਉਸ ਦੇ ਮਾਪੇ ਬਹੁਤ ਪ੍ਰੇਸ਼ਾਨ ਹਨ sir ਇੱਸ ਨੂੰ ਵੀ ਮਾੜਾ ਜਾਂ ਸਮਝਾਇਆ ਕਰੋ ਇਹੋ ਜਿਹੇ ਮੁੰਡੇ ਚੰਗੇ ਦੋਸਤ ਨਹੀਂ ਹੁੰਦੇ ਜਿਹੜੇ ਕਿ ਇਕ ਦੂਸਰੇ ਦੇ ਮਨ ਤੇ ਬੋਝ ਕਰਨ ਉਸ ਦੇ ਮਾਪੇਆਂ ਨੂੰ ਪ੍ਰੇਸ਼ਾਨ ਕਰਨ ਜੇਕਰ ਨਹੀਂ ਲੈ ਸਕਦੇ ਤਾਂ ਫਿਰ ਕੀ ਹੋ ਗਿਆ ਮਿਹਨਤ ਆਪ ਕਰਕੇ ਲੈ ਲਓ ਇਹ ਕਿਹੜੀ ਗੱਲ ਹੈ ਉਂਝ ਵੀ sir ਤੁਹਾਨੂੰ ਪਤਾ ਹੈ ਕੀ ਮੈਨੂੰ ਜਮਾਤ ਵਿਚ ਸਾਰੇ ਬੱਚੇ ਮਖੌਲ ਕਰਦੇ ਕਰਦੇ ਹੁੰਦੇ ਓਏ ਛੋਟੂ ਮੋਟੂ ਓਏ ਕਾਲੀਆ ਤੇ ਹੋਰ ਕੁਜ ਹੋਰ ਕੁਜ ਮੈਂ ਸ਼ੁਰੂ ਸ਼ੁਰੂ ਵਿਚ ਬਾਰਾ ਗੁੱਸਾ ਕਰਦਾ ਲਾਡ ਵੀ ਪੈਂਦਾ ਤੇ ਮੇਰਾ ਵੀ ਦਿਲ ਕਰਦਾ ਸੀ ਕਿ ਮੈਂ school ਹੀ ਨਹੀਂ ਆਵਾਂ sir ਜੀ

ਇਕ ਹੀ ਗਲ ਹੈ ਤੂੰ ਗੁਸਾ ਨਾ ਕਰ ਫੇਰ ਇਨ੍ਹਾਂ ਨੇ ਆਪਣੇ ਆਪ ਤੰਗ ਕਰਨੋਂ ਹਟ ਜਾਣਾ ਹੈ ਮੈ ਤੁਹਾਡੀ ਗੱਲ ਨੂੰ ਪੱਲੇ ਬੰਨ੍ਹ ਲਿਆ ਮੈਂ ਇਨ੍ਹਾਂ ਦੀ ਗੱਲ ਵੱਲ ਧਿਆਨ ਨਹੀਂ ਦਿੰਦਾਦਿੰਦਾ ਰਿਹਾ ਕੋਈ ਚੰਗੀ ਗੱਲ ਕਰਦੇ ਤੇ ਮੈਂ ਕੰਨ ਖੋਲ੍ਹ ਕੇ ਸੁਣ ਲੈਂਦਾ ਸੀ ਹੁਣ ਕੁਝ ਸਮੇਂ ਬਾਅਦ ਆਪ ਹੀ ਹਟ ਗਏ ਜੀ ਮੈਂ school ਵਿਚੋਂ ਹਟ ਜਾਂਦਾ ਤੇ ਇਨ੍ਹਾਂ ਦਾ ਕੀ ਜਾਣਾ ਸੀ ਨੁਕਸਾਨ ਤੇ ਮੇਰਾ ਹੀ ਹੋਣਾ ਸੀ ਮਨਿੰਦਰ ਬਿੱਟਾ ਇਹ ਵੀ ਤੇਰੇ ਸਾਥੀ ਨੇ ਕਿੰਨੀਆਂ ਚੰਗੀਆਂ ਗੱਲਾਂ ਕਰਦੇ ਨੇ ਆਪਾਂ ਇਹੋ ਜਿਹੇ ਬੱਚਿਆਂ ਤੋਂ ਦੂਰੀ ਬਣਾ ਕੇ ਰੱਖਣੀ ਜਿਨ੍ਹਾਂ ਦੇ ਸਾਥੀਆਂ ਨਾਲ ਨੇੜਤਾ ਬਣਾਈ ਰੱਖਣੀ ਤਾਂ ਕਿੰਨੀ ਚੰਗੀ ਗੱਲ ਹੋਵੇਗੀ ਮੈਂ ਤੇ ਕਹਿੰਦਾ ਹਾਂ ਉਨ੍ਹਾਂ ਨੂੰ ਵੀ ਉਨ੍ਹਾਂ ਸਾਥੀਆਂ ਨਾਲ ਮਿਲਾ ਮਿਲਾ ਕੇ

ਚੱਲ ਬੇਟਾ ਦਸ ਖਾਂ ਭਲਾ ਮਨਿੰਦਰ ਤੇਰੇ ਕਿੰਨਾ ਕੁ ਦੋਸਤ ਆ ਕੋਲ ਬੁਲਟ motorcycle ਹੈ ਮਨਿੰਦਰ ਚੁੱਪ ਰਹਿੰਦਾ ਹੈ ਚੱਲ ਬਾਹਰ ਵਾਲੇ ਛੋਟੇ ਬਾਹਰ ਵਾਲੇ ਛੱਡੋ ਛੋਟੇ ਤੁਸੀਂ ਬੇਟਾ ਇਹ ਦੱਸੋ ਕਿ ਤੇਰੇ ਕਿਨੇਕ ਜਮਾਤੀ ਕੋਲ ਇਹ motorcycle ਹੈ ਮਨਿੰਦਰ ਫੇਰ ਚੁਪ ਰਹਿੰਦਾ ਹੈ ਜਮਾਤ ਦੇ ਬਹੁਤ ਸਾਰੇ ਮੁੰਡੇ ਬੋਲ ਪੈਂਦੇ ਹਨ ਸਾਡੇ ਕੋਲ ਨਹੀਂ ਹੈ sir ਜੀ ਛੋਟੇ motorcycle ਹਨ ਪਾਰ ਵੀ ਪਾਪਾ ਜੀ ਕੋਲ ਹਨ ਸਾਨੂੰ ਤੇ ਕਦੀ ਕਦਾਈ ਹੀ ਮਿਲਦਾ ਹੈ ਉਹ ਵੀ ਜਦੋਂ ਮੰਮੀ ਜੀ ਦੇ ਨਾਲ ਜਾਣਾ ਹੋਵੇ ਵਿਦਿਆਰਥੀਆਂ ਨੂੰ ਸਮਝਾਉਂਦੇ ਹੋਏ ਬੱਚਿਓ ਇਸ ਨੂੰ ਕਹਿੰਦੇ ਨੇ ਸਹਿਜ ਸਮੂਹ ਦਾ ਦਬਾਓ ਇਸ ਦਬਾਅ ਹੇਠ ਕਈ ਬੱਚੇ ਆਪਣਾ ਭਵਿੱਖ ਖਰਾਬ ਕਰ ਲੈਂਦੇ ਹਨ ਪਰ ਕੁਝ ਬੱਚਿਆਂ ਨੂੰ ਸਮੂਹ ਦੇ ਸਾਥੀਆਂ ਦੇ ਸਹਿਯੋਗ ਲੈ ਕੇ ਆਪਣਾ ਭਵਿੱਖ ਸੁਨਹਿਰੀ ਵੀ ਬਣਾ ਲੈਂਦੇ ਹਨ ਏਥੇ ਤੇ ਬੇਠੇ ਤੁਹਾਡੇ ਆਪਣੇ ਉੱਤੇ ਹੀ ਤੇ ਨਿਰਭਰ ਕਰਦਾ ਹੈ ਕੀ ਤੁਸੀਂ ਕਿਹੋ ਜੇਹਾ ਪਰਭਾਵਕ ਬੋਲਣਾ ਹੈਂ ਕੀ ਕਿਉਂ ਬੱਚਿਓ ਕਿਉਂ ਬੱਚਿਓ ਠੀਕ ਹੈ ਨਾ ਹਾਂ ਜੀ sir ਜੀ ਸਾਰਿਆਂ ਬੱਚਿਆਂ ਦੀ ਇਕੱਠੀ ਆਵਾਜ਼ ਆਉਂਦੀ ਹੈ sir ਮੈਨੂੰ ਤਾਂ ਬਚਪਨ ਤੂੰ ਵੀ ਖੋਲ੍ਹਿਆ ਹੋਇਆ ਹੈ ਮੈਂ ਤਾਂ tricycle school ਤੇ ਆਉਂਦਾ ਹਾਂ ਨਿੱਕੈ school ਦੇ ਵਿਚ ਕੁਝ ਬੱਚੇ ਮੈਨੂੰ ਲੰਗੜਾ ਲੰਗੜਾ ਕਹਿ ਕੇ ਛੇੜਦੇ ਸੀ ਮੈਨੂੰ ਬੜਾ ਗੁੱਸਾ ਆਉਂਦਾ ਸੀ ਪੁਸ਼ਪਿੰਦਰ ਮੇਰੇ ਕੋਲ ਹੀ ਬੈਠਾ ਮੇਰਾ ਗੁਆਂਢੀ ਵੀ ਹੈ ਪੁਸ਼ਪਿੰਦਰ ਮੈਂ ਮੈਂ ਮੈਨੂੰ ਕਹਿੰਦਾ ਹੈ ਯਾਰ ਇਹਨਾਂ ਦੀ ਤੇ ਬਹੁਤੀ ਚਿੰਤਾ ਨਾ ਕਰਿਆ ਕਰ ਇਨ੍ਹਾਂ ਦਾ ਤਾਂ ਪਤਾ ਹੈ ਤੈਨੂੰ ਕੁਝ ਬਣਨਾ ਨਹੀਂ ਤਾਂ ਤੂੰ ਤਾਂ ਪੜ੍ਹਨ ਵਾਲਾ ਮੁੰਡਾ ਹੈ ਨਾ ਹਰ ਸਾਹਰ ਸਾਲ first ਆਉਣਾ ਹੈ sir ਜੀ ਵੈਸੇ ਤਾਂ ਪੁਸ਼ਪਿੰਦਰ ਸਾਰੇ ਸਾਥੀਆਂ ਨਾਲੋਂ ਤਗੜਾ ਸੀ ਇਸ ਕਰਕੇ ਵੀ ਉਹ ਸਾਰੇ ਮੈਨੂੰ ਤੰਗ ਕਰਨ ਤੋਂ ਹਟ ਗਏ ਇਸ ਦੀ ਚੰਗੇ ਸਹਿਯੋਗ ਸਦਕਾ ਵੀ ਬਾਰਵੀ ਜਮਾਤ ਵਿਚ ਪੋਉਂਚ ਗਿਆ ਹਾਂ ਮੇਰਾ ਅਹ tricycle ਵੀ ਪੁਸ਼ਪਿੰਦਰ ਦੀ ਹੀ ਦੇਣ ਕੇ ਲਿਆਂਦਾ ਹੈ sir ਮੈਂ ਮੈ ਅੰਗਰੇਜ਼ੀ ਤੇ ਗਣਿਤ ਦੇ ਵਿੱਚ ਥੋੜਾ ਕਮਜ਼ੋਰ ਸੀ ਪਰ ਨਵਰੂਪ ਅੰਗਰੇਜ਼ੀ ਤਾਂ ਅੰਗਰੇਜ਼ੀ ਵਾਂਗੂੰ ਬੋਚ ਲੈਂਦਾ ਹੈ ਗਣਿਤ ਕਿਸ ਦੇ ਕੋਠਿਆਂ ਤੇ ਹੈ ਜਦੋਂ ਮੈਨੂੰ ਅੰਗਰੇਜ਼ੀ ਗਣਿਤ ਦੇ periods ਵਿੱਚ ਝਿੜਕਾਂ ਪੈਂਦੀਆਂ ਹੁੰਦੀਆਂ ਸੀ ਤੇ ਮੇਰੇ ਤੋਂ ਵੱਧ ਮਹਿਸੂਸ ਕਰਦਾ ਸੀ ਫਿਰ ਇਸ ਨੇ ਮੈਨੂੰ ਫਿਰ ਇਸ ਨੇ ਮੈਨੂੰ ਅੰਗਰੇਜ਼ੀ ਤੇ ਗਣਿਤ ਸ਼ਾਮ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਨਵਰੂਪ first ਤੇ ਮੈਂ second ਆਇਆ ਦਸਵੀਂ ਵਿੱਚੋਂ ਇਸ ਦੇ ਸਾਥ ਕਰਕੇ ਹੀ ਮੈਂ ਅੱਜ ਬਾਰ੍ਹਵੀਂ ਦੇ non medical ਦੀ ਪੜ੍ਹਾਈ ਪੂਰੇ ਮਾਣ ਨਾਲ ਕਰ ਰਿਹਾ ਹਾਂ sir ਜੀ ਹਾਣੀ ਤਾਂ ਮਾੜੇ ਵੀ ਮਿਲਦੇ ਨੇ ਤੇ ਚੰਗੇ ਵੀ ਇਹ ਤਾਂ ਆਪ ਹੀ ਦੇਖਣਾ ਪੈਂਦਾ ਹੈ ਕੀ ਕੌਣ ਚੰਗਾ ਤੇ ਕੌਣ ਬੁਰਾ ਹੈ ਸ਼ਾਸ਼ਾਬਾਸ਼ ਠੀਕ ਹੈ ਠੀਕ ਕਿਹਾ ਬੱਚਿਓ ਸ਼ਹਰ ਸਮੂਹ ਦਾ ਪ੍ਰਪ੍ਰਭਾਵ

ਬੇਟਾ ਮਨਿੰਦਰ ਇਨ੍ਹਾਂ ਮੁੰਡਿਆਂ ਦੇ ਮਗਰ ਲੱਗ ਕੇ ਤੁਸੀਂ ਆਪਣੇ ਮਾਂ-ਪਿਉ ਨੂੰ ਪ੍ਰੇਸ਼ਾਨ ਨਾ ਕਰਿਆ ਕਰੋ ਉਹ ਵੀ ਤੇਰੇ ਕਿੰਨੇ ਕੁ ਮੇਗੇ ਨੇ ਮੇਰੇ ਮਾਪਿਆਂ ਤੋਂ ਵੱਧ ਬੱਚਿਆਂ ਨੂੰ ਕੌਣ ਪਿਆਰ ਕਰ ਸਕਦਾ ਹੈ ਏਨ੍ਹਾਂ ਤੁਸੀਂ ਏਨ੍ਹਾਂ ਦੋ ਚਾਰ ਮੁੰਡਿਆਂ ਦੇ ਪਿੱਛੇ ਲੱਗ ਕੇ ਮਾਂ-ਪਿਓ ਦੇ ਪਿਆਰ ਨੂੰ ਅੱਖੋਂ ਪਰੋਖੇ ਕਿਉਂ ਕਰ ਰਹੇ ਹੋ ਨਹੀਂ ਬੇਟਾ ਜੀ ਬਿਲਕੁਲ ਨਹੀਂ ਕਰਨਾ ਸ਼ਾਬਾਸ਼ ਆ ਮੇਰਾ ਪੁੱਤ ਮੇਰੇ ਕੋਲ ਹੈ ਮਨਿੰਦਰ ਅਧਿਆਪਕ ਦੇ ਕੋਲ ਆਉਂਦਾ ਹੈ sir ਜੀ ਅੱਜ ਮੇਰੇਮੇਰੇ ਹਮ-ਉਮਰ ਸਾਥੀਆਂ ਦੇ ਪ੍ਰਭਾਵ ਬਾਰੇ ਜਾਣਕੇ ਮੈਨੂੰ ਅੱਜ ਸਮਝ ਆ ਗਿਆ ਕਿ ਬੁਰੀ ਬੁਰੇ ਸਾਥੀ ਵੀ ਆਪਣੇ ਦੀ ਸੰਗਤ ਦੇ ਨਾਲ ਚੰਗਾ ਪ੍ਰਭਾਵ ਬਣਾ ਸਕਦੇ ਹਨ ਹੁਣ ਮੈਨੂੰ ਪਤਾ ਲੱਗ ਗਿਆ ਕੀ ਨਾਲ ਰਹਿਣ ਅਹ ਰਹਿਣਾ ਹੈ ਕੌਣ ਚੰਗੇ ਦੋਸਤ ਹਨ sir ਜੀ ਮੈਨੂੰ ਆਪਣੇ ਇਨ੍ਹਾਂ ਹਾਥੀਆਂ ਤੇ ਮਾਨ ਹੈ sir ਜੀ ਅੱਜ ਤੋਂ ਬਾਅਦ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਆਵੇਗੀ ਇਸ ਤੋਂ ਬਾਅਦ ਮਨਿੰਦਰ ਆਪਣੇ ਅਧਿਆਪਕ ਦੇ ਪੈਰੀਂ ਹੱਥ ਲਗਾ ਕੇ ਖੁਸ਼ੀ-ਖੁਸ਼ੀ desk ਤੇ ਬੈਠ ਜਾਂਦਾ ਹੈ ਸਾਰੀ ਜਮਾਤ ਦੀ ਖੁਸ਼ੀ ਵਿਚ ਸ਼ਾਮਿਲ ਹੁੰਦਾ ਹੈ ਤੇ ਸਾਰੀ ਜਮਾਤ ਤਾੜੀਆਂ ਵਜਾਉਣ ਲਈ ਗੂੰਜ ਉਠਦੀ ਹੈ ਉਪਰੋਕਤ ਕ੍ਰਿਆ ਵਿਚ play role ਉਪਰੋਕਤ ਕ੍ਰਿਆ ਵਿਚ play role ਪਾਤਰ ਨਵੀਨ ਪੁਸ਼ਪਿੰਦਰ ਤੇ ਹੋਰ ਪਾਰਟੀਆਂ ਦੇ ਸਮੂਹ ਵਿਚ ਆਪਸੀ ਸਵਰ ਵਿਚ ਆ ਕੇ ਕਿਸੇ ਵੀ ਸਮੂਹ ਵਿੱਚ ਆਪਸੀ ਸਹਿਯੋਗ ਆਰਥਕ ਬਣਾਈ ਰੱਖਣ ਦੇ ਚੰਗੇ ਪ੍ਰਭਾਵ ਨੂੰ ਗ੍ਰਹਿ ਗ੍ਰਹਿਣ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਅਹ ਅਧਿਆਪਕ ਦੀ ਅਗਵਾਹੀ ਇੱਕ ਸਹੇ ਸਮੂਹ ਦੇ ਵਿਦਿਆਰਥੀ ਅਤੇ ਵਿਵਹਾਰਿਕ

ਸੱਚ ਤਾਂ ਇਹ ਹੈ ਕਿ ਜੇਕਰ ਮਨ ਦਾ ਜੇ ਇਰਾਦਾ ਹੈ ਤੇ ਦੁਨੀਆਂ ਦੀ ਕੋਈ ਵੀ ਤਾਕਤ ਅਹ ਤਾਕਤ ਕੋਈ ਵੀ ਨਸ਼ਾ ਨਹੀਂ ਲਗਾ ਸਕਦੀ ਨਸ਼ਾ ਤੇ ਉਦੋਂ ਲੱਗਦਾ ਹੈ ਜਦੋਂ ਵਿਅਕਤੀ

ਸਮਾਜਿਕ ਬੁਰਾਈਆਂ ਤੋਂ ਦੂਰ ਹਰਿਆਣਾ ਵੀ ਰਾਹ ਵਿਖਾਵੇਂਗਾ ਕਹਾਣੀ ਦੇ ਅਧਿਆਪਕ ਦੇ ਵੱਲੋਂ ਕਿੱਸੇ film ਦੇ ਦ੍ਰਿਸ਼ ਵਾਂਗ ਸੁਣਾਈ ਜਾਵੇਗੀ ਅਧਿਆਪ ਵਿਦਿਆਰਥੀ ਪੂਰਾ ਧਿਆਨ ਦੇਣ

ਧਿਆਨ ਰੱਖਣਾ ਇੱਕ ਕਹਾਣੀ ਨੂੰ ਸੁਣਨ-ਸਮਝਣ ਦੇ ਉਪਰਾਂਤ ਦੇ ਰਿਸ਼ਤੇ ਰਾਹੀਂ ਸੰਪਾਦਿਕ ਕਿਰਿਆ ਵਿਛੋ ਰਾਏ ਨੂੰ ਵਿਕਸਿਤ ਕਰਕੇ ਨਰੋਏ ਸਮਾਜ ਵੱਲ ਵਧਣ ਦੀ ਪ੍ਰੀਕਿਰਿਆ ਮਿਲਨ ਆਪਣੇ ਸੋਰੇਆਂ ਨੂੰ ਹੀ ਗਿਆ ਸ ਪਰ ਰਾਹ ਦੇ ਵਿਚ ਸੋਚਿਆ ਕੀ ਮੈਂ ਆਪਣੀ ਪਤਨੀ ਦੀ ਭੂਆ ਦੇ ਘਰ ਜਾ ਆਵਾਂ ਭੂਆ ਨੇ ਰੋ-ਰੋ ਕੇ ਅੱਖਾਂ ਚੁੰਨ੍ਹੀਆਂ ਸਨ ਮੈਂ ਸੋਚਿਆ ਕਿ ਪੁੱਤ ਦੇ ਤੁਰ ਜਾਣ ਦਾ ਦੁੱਖ ਹੈ ਭੂਆ ਨੂੰ ਨਾ ਤਾਂ ਮਾਂ ਨੂੰ ਪੁੱਤ ਜਾਨੋਂ ਪਿਆਰੇ ਹੁੰਦੇ ਹਨ ਭੂਆ ਰੱਬ ਤਰਸ ਨਹੀਂ ਕਰਦਾ ਹੈ ਜਵਾਨੀ ਵਿਚ ਪੁਤ ਖੋਹ ਲੈਂਦਾ ਹੈ ਤੇ ਮਾਵਾਂ ਇਹ ਬੋਲੇ ਬੋਲ ਨਹੀਂ ਮਾਰ ਮਾਰ ਕੇ ਰੋ ਪਈ ਭੂਆ ਆਖੇ

ਧੰਨਵਾਦ ਬਾਅਦ ਜਦੋਂ ਪੰਡਿਤ ਜਵਾਹਰ ਲਾਲ ਨਹਿਰੂ ਦੇਸ ਦੇ ਪਹਿਲੇ ਪ੍ਰਧਾਨ ਮੰਤਰੀ ਸਨ ਤਾਂ ਉਸ ਸਮੇਂ ਤੋਂ ਇਹ ਸਮਾਜ ਨੂੰ ਵਹਿਮਾਂ-ਭਰਮਾਂ ਵਿੱਚੋਂ ਕੱਢਣ ਅਤੇ ਲੋਕਾਂ ਵਿੱਚ ਵਿਗਿਆਨਕ ਸੋਚ ਪੈਦਾ ਕਰਨ ਦੇ ਯਤਨ ਸ਼ੁਰੂ ਹੋ ਗਏ, ਇਸ ਸਮੇਂ ਵਿੱਚ ਉੱਪਰ ਦੀਆਂ ਪ੍ਰਯੋਗਸ਼ਾਵਾਂ ਸਥਾਪਿਤ ਹੋਈਆਂ ਕਿਉਂਕਿ ਦੇਸ ਦੀ ਤੱਰਕੀ ਵਾਸਤੇ ਵਿਗਿਆਨਕ ਸੋਚ ਪੈਦਾ ਕਰਨੀ ਸੀ, ਦੇਸ ਦੇ ਗਿਆਨ ਵਿੱਚ ਵਾਧਾ ਕਰਨ ਲਈ ਜਲੰਧਰ ਕਪੂਰਥਲਾ ਸੜਕ ਉੱਤੇ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸਾਂਝੇ ਤੋਰ ਤੋਂ ਗੁਜਰਾਲ science city ਸਥਾਪਿਤ ਕੀਤੀ ਗਈ ਜੋ ਬਹੱਤਰ ਏਕੜ ਜ਼ਮੀਨ ਵਿੱਚ ਸਥਿਤ ਹੈ science city ਦਾ ਨੀਂਹ ਪੱਥਰ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਇੰਦਰ ਕੁਮਾਰ ਗੁਜਰਾਲ ਵੱਲੋਂ ਸਤਾਰਾਂ ਅਕਤੂਬਰ ਉੱਨੀ ਸੌ ਸਤਾਨਵੇਂ ਨੂੰ ਰੱਖਿਆ ਗਿਆ। ਉੱਨੀ ਮਾਰਚ ਦੋ ਹਜਾਰ ਪੰਜ ਨੂੰ ਇਹ ਆਮ ਲੋਕਾਂ ਲਈ ਖੋਲ ਦਿੱਤਾ ਗਿਆ, ਇਸ ਦਾ ਨਾਂ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਇੰਦਰ ਕੁਮਾਰ ਗੁਜਰਾਲ ਜੀ ਦੀ ਮਾਤਾ ਜੀ ਸ੍ਰੀ ਮਤੀ ਤਾਂ ਗੁਜਰਾਲ ਦੇ ਨਾਂ ਤੋਂ ਰੱਖਿਆ ਗਿਆ science city ਵਿੱਚ ਸਭ ਤੋਂ ਪਹਿਲਾਂ ਸਾਡੀ ਨਜਰ ਇੱਕ ਗੋਲਬ ਦੇ ਆਕਾਰ ਵਾਲੇ theater ਉੱਤੇ ਪੈਂਦੀ ਹੈ, ਇਹ theater

ਇਸ theater ਵਿੱਚ digital ਦਾ show ਦਿਖਾਇਆ ਜਾਂਦਾ ਹੈ। social ਦਾ ਮਾਡਲ ਵੀ ਇੱਥੇ ਖਿੱਚ ਦਾ ਕੇਂਦਰ ਹੈ science city ਦਾ flight

ਪੈਮਾਨੀਆਂ ਤੋਂ ਭੁਚਾਲ ਦੇ ਝਟਕੇ ਕਿਵੇਂ ਮਹਿਸੂਸ ਕਰਦੇ ਹੋ ਅਤੇ ਭੁਚਾਲ ਆਉਣ ਤੋਂ ਕੀ ਕਰਨਾ ਚਾਹੀਦਾ ਹੈ ਇਹ ਸਭ ਕੁਝ show ਦੇ ਵਿੱਚ ਦਿਖਾਇਆ ਜਾਂਦਾ ਹੈ science city ਦਾ three D show special ਐਨਕਾਂ ਨਾਲ ਦੇਖਿਆ ਜਾਂਦਾ ਹੈ science city ਦਾ ਲੇਜ਼ਰ show ਵੀ ਪ੍ਰਸੰਸਾ ਯੋਗ ਹੈ ਲੇਜ਼ਰ ਦੀ ਖੋਜ engineer ਖੈ mobile ਨੇ ਸੰਨ ਉੱਨੀ ਸੌ ਸੱਤ ਵਿੱਚ ਕੀਤੀ। ਅੱਜ ਦੇ ਸਮੇਂ ਵਿੱਚ ਇਹ ਤਕਨੀਕ ਅੱਖਾਂ ਦੇ operation ਕੈਂਸਰ, ਥੈਰੋਪੀ ਤੇ ਚੀਰਾ ਰਹਿਤ operation ਕਰਨ ਲਈ ਵਰਤੀ ਜਾਂਦੀ ਹੈ।

ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਵੱਖਰੀ ਕਿਸਮ ਦੀ gallery ਬਣਾਈ ਗਈ ਹੈ ਇਸ ਵਿੱਚ ਆਦਿ ਦੇ ਮਾਡਲ ਵੀ ਰੱਖੇ ਗਏ ਹਨ science city ਵਿੱਚ ਇੱਕ ਭਿਆਨਕ gallery ਵੀ ਹੈ, ਜਿੱਥੇ ਤਿੱਤਲੀਆਂ, ਬੁਲਬਲੀਆਂ ਤੇ ਪਰਛਾਵਿਆਂ ਦੇ ਆਰਥਿਕ ਪ੍ਰਦਰਸ਼ਨੀਆਂ ਦਿਖਾਈਆਂ ਜਾਂਦੀਆਂ ਹਨ, ਇਸ city ਵਿੱਚ ਤਿੰਨ ਏਕੜ ਖੇਤਰ ਵਿੱਚ ਊਰਜਾ park ਬਣਾਇਆ ਗਿਆ ਹੈ ਸਾਰੀ city ਵਿੱਚ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 ਸੰਗੀਤਕ ਧੁਣ ਸੁਣਾਈ ਦੇਣ ਲੱਗਦੀ ਹੈ ਹਾਥੀ ਦੀ ਸੁੰਡ ਤੇ ਪਾਣੀ ਪਾਉਣ ਨਾਲ ਹਾਥੀ ਪਾਣੀ ਸੁੱਟਦਾ ਦਿਖਾਈ ਦਿੰਦਾ ਹੈ, ਜੋ ਕਿ ਇੱਕ ਅਦਭੁਤ ਨਜਾਰਾ ਹੈ।

ਇਸ ਵਿੱਚ ਸਥਿਤ ਪ ਪ੍ਰਮਾਣੂ ਸ਼ਕਤੀ ਕੇਂਦਰ ਰਾਹੀਂ ਦੱਸਿਆ ਗਿਆ ਹੈ ਕਿ ਪ੍ਰਮਾਣੂ ਸ਼ਕਤੀ ਸਿਰਫ ਬੰਬ ਬਣਾਉਣ ਲਈ ਹੀ ਨਹੀਂ ਸਗੋਂ ਲੋਕ ਭਲਾਈ ਲਈ ਵੀ ਵਰਤੀ ਜਾਂਦੀ ਹੈ science city ਵਿੱਚ ਬਣੀ ਝੀਲ ਵਿੱਚ ਡਾਇਨਾਸੋਰ ਦੇ ਲੱਗਭਗ ਚਾਲੀਸ ਮਾਡਲਾਂ ਨੂੰ ਦਰਸਾਉਣ ਵਾਲਾ ਟਾਪੂ ਬਣਾਇਆ ਗਿਆ ਹੈ। ਇੱਥੇ ਜੰਗੀ ਹਥਿਆਰਾਂ ਨਾਲ ਸੰਬੰਧਿਤ ਇੱਕ gallery ਵੀ ਹੈ, ਜਿਸ ਵਿੱਚ ਲੜਾਕੂ ਜਹਾਜ ਰੱਖਿਆ ਗਿਆ ਹੈ।

ਵਿਜਯੰਤਾ ਟੈਂਕ ਵੀ ਰੱਖਿਆ ਗਿਆ ਹੈ ਜੋ ਸੰਨ ਉੱਨੀ ਸੌ ਇਕਹੱਤਰ ਦੀ ਲੜਾਈ ਵਿੱਚ ਵਰਤਿਆ ਗਿਆ ਸੀ ਜਹਾਜ ਵਿੱਚ ਬੈਠਣ ਦੀ ਇੱਛਾ ਪੂਰੀ ਕਰਨ ਲਈ science city ਵਿੱਚ ਸਵਾਤੀ LT ਹਵਾਈ ਜਹਾਜ ਰੱਖਿਆ ਗਿਆ ਹੈ, ਇਸ ਜਹਾਜ ਪੰਜਾਬ ਸਰਕਾਰ ਨੇ ਤੋਹਫੇ ਵਜੋਂ ਦਿੱਤਾ ਗਿਆ ਹੈ, ਇਸ ਦੀ ਵਰਤੋਂ ਜਹਾਜ ਚਾਲਕਾਂ ਨੂੰ training ਦੇਣ ਲਈ ਕੀਤੀ ਜਾਂਦੀ ਹੈ।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 ਕ੍ਰਿਕਟ, ਹਾਕੀ, ਬਾਸਕਟਬਾਲ ਅਤੇ ਵਾਲੀਬਾਲ ਆਦਿ ਖੇਡਾਂ ਵਿੱਚ ਕੰਮ ਕਰ ਰਹੇ ਵਿਗਿਆਨਿਕ ਨਿਯਮਾਂ ਨੂੰ ਸਮਝਾਇਆ ਗਿਆ ਹੈ railway gallery ਵਿੱਚ ਦਿੱਲੀ ਪ੍ਰਦੇਸ਼ ਦੀ, ਮੋਟਰ ਜਪਾਨ ਦੀ train ਅਤੇ ਕਾਲਕਾ ਦੀ ਸ਼ਿਮਲਾ ਰੇਲ ਦੇ ਮਾਡਲ ਕੀਤੇ ਗਏ ਹਨ। ਇਸ ਪ੍ਰਕਾਰ ਇਹ science city ਵਿਗਿਆਨਕ ਅਤੇ ਮਨੋਰੰਜਨ ਦਾ ਅਨੌਖਾ ਸੰਗਮ ਹੈ। ਤਿਉਹਾਰਾਂ ਅਤੇ ਮੇਲਿਆਂ ਉੱਤੇ ਹਰ ਦੇਸ ਵਾਸੀ ਨੂੰ ਬੜਾ ਹੁੰਦਾ ਹੈ ਕਿਉਂਕਿ ਇਹ ਦੇਸ ਦੀ ਸੱਭਿਆਚਾਰਕ ਤਸਵੀਰ ਪੇਸ ਕਰਦੇ ਹਨ ਤਿਉਹਾਰਾਂ ਵੀ ਉਸ ਖਾਸ ਦਿਨ ਨੂੰ ਕਿਹਾ ਜਾਂਦਾ ਹੈ, ਜਿਸ ਦਿਨ ਕੋਈ ਇਤਿਹਾਸਿਕ ਇਤਿਹਾਸਿਕ, ਧਾਰਮਿਕ ਜਾਂ ਸਮਾਜਿਕ ਉਤਸਵ ਮਨਾਇਆ ਜਾਂਦਾ ਹੈ, ਤਿਉਹਾਰ ਸਾਡੇ ਜੀਵਨ ਦਾ ਅਨਿੱਖੜਤਾ ਅੰਗ ਹਨ ਜੋ ਬਹੁਤ ਚਾਅ ਅਤੇ ਖੁਸੀਆਂ ਨਾਲ ਮਨਾਏ ਜਾਂਦੇ ਹਨ, ਸਾਲ ਵਿੱਚ ਆਉਂਦੇ ਹਰ ਮਹੀਨੇ ਵਿੱਚ ਕੋਈ ਨਾ ਕੋਈ ਤਿਉਹਾਰ ਜਰੂਰ ਮਨਾਇਆ ਜਾਂਦਾ ਹੈ ਕੁੱਝ ਤਿਉਹਾਰ ਮਹਾਂ ਪੁਰਖਾਂ ਅਤੇ ਧਰਮਾਂ ਨਾਲ ਸੰਬੰਧਿਤ ਹੁੰਦੇ ਹਨ ਅਤੇ ਕੁੱਝ ਮੌਸਮ ਨਾਲ ਸੰਬੰਧਿਤ ਹੁੰਦੇ ਹਨ। ਦੁਸਹਿਰਾ, ਦੀਵਾਲੀ, ਈਦ ਗੁਰਪੁਰਬ ਅਤੇ ਕ੍ਰਿਸ਼ਮਸ ਅਜਿਹੇ ਧਾਰਮਿਕ ਤਿਉਹਾਰ ਹਨ ਜੋ ਪੂਰੇ ਦੇਸ ਵਿੱਚ ਵੱਖ ਵੱਖ ਤਰੀਕਿਆਂ ਨਾਲ ਮਨਾਏ ਜਾਂਦੇ ਹਨ, ਸਾਲ ਦੇ ਸ਼ੁਰੂ ਵਿੱਚ ਆਉਂਦੇ ਜਨਵਰੀ ਮਹੀਨੇ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ, ਇਹ ਤਿਉਹਾਰ ਮਾਘੀ ਦੀ ਸੰਗਰਾਂਦ ਤੋਂ ਇੱਕ ਦਿਨ ਪਹਿਲਾਂ ਭਾਵ ਤੇਰਾਂ ਜਨਵਰੀ ਨੂੰ ਮਨਾਇਆ ਜਾਂਦਾ ਹੈ।

ਕੁੜੀਆਂ ਦੀ ਲੋਹੜੀ ਵੀ ਮਨਾਉਂਦੇ ਹਨ, ਇਸ ਦਿਨ ਰਾਤ ਨੂੰ ਵੀ ਧੂਣੀ ਦੁਆਲੇ ਗੀਤ ਗਾਏ ਜਾਂਦੇ ਹਨ ਅਤੇ ਰਿਓੜੀਆਂ, ਮੂੰਫਲੀਆਂ ਸਿੱਟਦੇ ਤੇ

ਅਗਲੇ ਦਿਨ ਸਿੱਖ ਧਰਮ ਦੇ ਲੋਕਾਂ ਹੋਲਾ ਮਹੱਲਾ ਮਨਾਉਂਦੇ ਹਨ, ਇਸ ਦਿਨ ਆਨੰਦਪੁਰ ਸਾਹਿਬ ਵਿਖੇ ਭਾਰੀ ਜੋੜ ਮੇਲਾ ਲੱਗਦਾ ਹੈ ਅਪ੍ਰੈਲ ਮਹੀਨੇ ਕਣਕਾਂ ਪੱਕਣ ਦੀ ਖੁਸੀ ਵਿੱਚ ਵਿਸਾਖੀ ਦਾ ਤਿਉਹਾਰ ਆਉਂਦਾ ਹੈ, ਕਵੀਆਂ ਨੇ ਇਸ ਖੁਸੀ ਨੂੰ ਆਪਣੀਆਂ ਰਚਨਾਵਾਂ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਹੈ, ਕਣਕਾਂ ਦੇ ਮੂੰਹ ਆ ਗਈ ਲਾਲੀ ਖੁਸੀਆਂ ਭਰੇ ਕਿਨਾਰੇ

ਭਗਵਾਨ ਕ੍ਰਿਸ਼ਨ ਨਾਲ ਸੰਬੰਧਿਤ ਜਨਮਅਸ਼ਟਮੀ ਤੇ ਰੱਖੜੀ ਦਾ ਤਿਉਹਾਰ ਆਉਂਦਾ ਹੈ, ਰੱਖੜੀ ਦੇ ਦਿਨ ਭੈਣਾਂ ਆਪਣੇ ਭਰਾਵਾਂ ਦੇ ਗੁੱਟ ਉੱਪਰ ਰੱਖੜੀਆਂ ਬੰਨਦੀਆਂ ਹਨ। ਤੀਆਂ ਦਾ ਤਿਉਹਾਰ ਸਾਵਣ ਵਿੱਚ ਆਉਂਦਾ ਹੈ, ਇਸ ਦਿਨ ਪਿੰਡਾਂ ਵਿੱਚ ਗਿੱਧਾ ਪਾਇਆ ਜਾਂਦਾ ਹੈ ਤੇ ਗੀਤ ਗਾਏ ਜਾਂਦੇ ਹਨ ਛਣ ਛਣ ਛਣ ਛਣ ਪੈਣ ਫੁਹਾਰਾਂ ਬਿਜਲੀ ਦੇ ਰੰਗ ਕਿਨਾਰੇ, ਆਓ ਭਰਾਓ ਗਿੱਧਾ ਪਾਈਏ, ਸਾਨੂੰ ਸਾਉਣ ਸੈਂਤਾਂ ਮਾਰੇ, ਸਾਉਣ ਮਹੀਨੇ ਘਾਹ ਹੋ ਗਿਆ, ਰੱਜੀਆਂ ਮੱਝੀਆਂ ਗਈਆਂ, ਗਿੱਧਿਆ ਪਿੰਡ ਵੜ੍ਹ ਵੇ, ਲਾਭ ਲਾਭ ਨਾ ਜਾਈਂ। ਸਤੰਬਰ ਮਹੀਨੇ ਵਿੱਚ ਪੈਂਦੇ ਸ਼ਰਾਧਾਂ ਦੇ ਦਿਨਾਂ ਵਿੱਚ ਬ੍ਰਾਹਮਣਾਂ ਨੂੰ ਭੋਜਨ ਛਕਾਇਆ ਜਾਂਦਾ ਹੈ ਨਰਾਤਿਆਂ ਵਿੱਚ ਲੋਕ ਮਾਤਾ ਦੀ ਪੂਜਾ ਕਰਦੇ ਹਨ। ਦੁਸਹਿਰੇ ਦੇ ਦਸ ਦਿਨ ਪਹਿਲਾਂ ਰਾਮ ਲੀਲਾ ਹੋਣ ਲੱਗਦੀ ਹੈ ਇਹ ਤਿ ਸਤਿ ਸ਼੍ਰੀ ਅਕਾਲ so ਅੱਜ ਮੈਂ ਪੰਜਾਬੀ ਦਾ topic ਬੋਲਣ ਜਾ ਰਿਹਾ ਹਾਂ, ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ। ਪੰਦਰਵੀ ਸਦੀ ਦੇ ਵਿੱਚ ਮੱਧ ਤੋਂ ਲੈ ਕੇ ਸੋਲਵੀਂ ਸਦੀ ਦੇ ਆਰੰਭਿਕ ਸੰਨ ਤੱਕ ਵਿੱਚ ਸੁਲਤਾਨਪੁਰ ਲੋਧੀ ਦਾ ਸਾਸ਼ਨ ਓੁਸ ਦੀਆਂ ਨੀਤੀਆਂ ਦੇ ਕਾਰਨ। ਪੰਜਾਬ ਵਿੱਚ ਰਾਜਨੀਤਿਕ ਅਨਿਸ਼ਚਿਤਤਾ ਫੈਲੀ ਹੋਈ ਸੀ। ਪੰਜਾਬੀ ਦੀ ਸਮਾਜਿਕ ਵਿਵਸਥਾ ਵੀ ਚੰਗੀ ਨਹੀਂ ਸੀ। ਸਮਾਜ ਦੋ ਮੁੱਖ ਵਰਗਾਂ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਵੰਡਿਆ ਹੋਇਆ ਸੀ। ਸਮਾਜ ਵਿੱਚ ਅੋਰਤਾਂ ਦੀ ਹਾਲਤ ਤਰਸਯੋਗ ਸੀ। ਸਮਾਜ ਵਿੱਚ ਜਾਤੀ ਪ੍ਰਥਾ ਅਤੇ ਹੋਰ ਵੀ ਕਈ ਕੁਰੀਤੀਆਂ ਪਰਾਜਿਤ ਸਨ। ਆਮ ਜਨਤਾ ਅਗਿਆਨਤਾ, ਅੰਧ-ਵਿਸ਼ਵਾਸ਼ ਤੇ ਵਹਿਮਾਂ ਭਰਮਾਂ ਵਿੱਚ ਫਸੀ ਹੋਈ ਸੀ। ਇਸ ਦੌਰਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਧਰਮ ਅਤੇ ਸਮਾਜ ਨੂੰ ਨਵਾਂ ਰਾਹ ਵਿਖਾਇਆ। ਆਉ ਉਹਨਾ ਦੇ ਜੀਵਨ, ਸਿੱਖਿਆਵਾਂ ਦੀ ਸਮਕਾਲੀ ਸਮਾਜ ਦੀਆਂ ਅਵਸਥਾ ਬਾਰੇ ਅਧਿਐਨ ਕਰੀਏ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜੀਵਨ, ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਰਾਏ ਭੋਏ ਦੀ ਤਲਵੰਡੀ ਵਿੱਚ ਪਿੰਡ ਤਲਵੰਡੀ ਵਿੱਚ ਹੋਇਆ। ਜੋ ਕਿ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ। ਹੁਣ ਇਹ ਸਥਾਨ ਨੂੰ ਸ਼੍ਰੀ ਨਨਕਾਣਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਪੰਦਰਾਂ ਅਪ੍ਰੈਲ ਚੋਦਾ ਸੌ ਉਨੱਤਰ ਈਸਵੀ ਨੂੰ ਹੋਇਆ। ਪਰੰਤੂ ਇਸਨੂੰ ਕੱਤਕ ਦੀ ਪੂਰਨਮਾਸੀ ਅਕਤੂਬਰ ਨਵੰਬਰ ਨੂੰ ਹੀ ਮਨਾਇਆ ਜਾਂਦਾ ਹੈ। ਗੁਰੂ ਜੀ ਦੇ ਮਾਤਾ ਦਾ ਨਾਮ ਤ੍ਰਿਪਤਾ ਸੀ ਜੋ ਕਿ ਧਾਰਮਿਕ ਵਿਚਾਰਾਂ ਵਾਲੀ ਇਸਤਰੀ ਸੀ। ਗੁਰੂ ਜੀ ਦੇ ਪਿਤਾ ਦਾ ਨਾਮ ਮਹਿਤਾ ਕਾਲੂ ਸੀ। ਜੋ ਪੇਸ਼ੇ ਵਜੋਂ ਪਟਵਾਰੀ ਸਨ। ਉਹਨਾ ਦਾ ਵਿਆਹ ਚੋਦਾਂ ਸਾਲ ਦੀ ਉਮਰ ਵਿੱਚ ਬਟਾਲਾ ਹੁਣ ਜਿਲ੍ਹਾ ਗੁਰਦਾਸਪੁਰ ਦੇ ਮੂਲ ਚੰਦ ਪੁੱਤਰ ਪੁੱਤਰੀ ਬੀਬੀ ਸੁਲੱਖਣੀ ਜੀ ਨਾਲ ਹੋਇਆ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਦੋ ਪੁੱਤਰ ਸਨ, ਸ੍ਰੀ ਚੰਦ ਅਤੇ ਲਛਮੀ ਦਾਸ ਨੇ ਜਨਮ ਲਿਆ। ਜਨੇਊ ਦੀ ਰਸਮ ਪੁਰਾਤਮਕ ਜਨਮ ਸਾਖੀ ਦੇ ਅਨੁਸਾਰ ਨੌਂ ਵਰ੍ਹਿਆਂ ਦੀ ਉਮਰ ਵਿੱਚ ਹਿੰਦੂ ਰਵਾਇਤਾਂ ਅਨੁਸਾਰ ਗੁਰੂ ਨਾਨਕ ਦੇਵ ਜੀ ਨੂੰ ਜਨੇਊ ਧਾਰਨ ਕਰਨ ਦੀ ਰਸਮ ਤਿਆਰੀ ਕੀਤੀ ਗਈ। ਕੁੱਲ ਪੁਰੋਹਿਤ ਹਰਦਿਆਲ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜਨੇਊ ਧਾਰਨ ਕਰਨ ਲਈ ਕਿਹਾ। ਗੁਰੂ ਜੀ ਨੇ ਜਨੇਊ ਪਾਉਣ ਤੋਂ ਅਨੁਸਾਰ ਇਨਕਾਰ ਕਰ ਦਿੱਤਾ। ਇਸ ਪ੍ਰਕਾਰ ਸਿਰਫ ਨੌ ਸਾਲ ਦੀ ਉਮਰ ਹੀ ਉਹਨਾ ਰੂੜ੍ਹੀਵਾਦੀ, ਸਮਾਜਿਕ, ਧਾਰਮਿਕ ਰਵਾਇਤਾਂ ਨੂੰ ਚੁਣੌਤੀ ਦੇ ਦਿੱਤੀ। ਗਤੀਵਿਧੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਵਿਸਾਖੀ ਪੰਦਰਾਂ ਅਪ੍ਰੈਲ ਨੂੰ ਹੋਣ ਬਾਵਜੂਦ ਵੀ ਅਕਤੂਬਰ, ਨਵੰਬਰ ਵਿੱਚ ਕੱਤਕ ਦੀ ਪੂਨਿਆ ਨੂੰ ਕਿਉਂ ਮਨਾਇਆ ਜਾਂਦਾ ਅਤੇ ਇਸ ਦੇ ਇਤਿਹਾਸਿਕ ਕਾਰਨਾਂ ਦੇ ਪਰੰਪਰਾ ਦੀ ਜਾਣਕਾਰੀ ਇਕੱਠੀ ਕਰੋ। ਸੱਚਾ ਸੌਦਾ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਨੇ ਗੁਰੂ ਜੀ ਦਾ ਧਿਆਨ ਸੰਸਾਰਿਕ ਕੰਮਾਂ ਵਿੱਚ ਲਗਾਉਣ ਲਈ ਰਕਮ ਦੇ ਕੇ ਚੂਹੜਕਾਣੇ ਨਗਰ ਵਿੱਚ ਕੋਈ ਵਪਾਰ ਕਰਨ ਲਈ ਭੇਜ ਦਿੱਤਾ। ਗੁਰੂ ਜੀ ਮੰਡੀ ਵੱਲ ਜਾ ਰਹੇ ਸਨ ਤਾਂ ਰਸਤੇ ਵਿੱਚ ਉਹਨਾ ਨੂੰ ਕੁੱਝ ਜ਼ਰੂਰਤਮੰਦ ਫਕੀਰ ਅਤੇ ਸਾਧੂ ਮਿਲੇ ਜੋ ਕਿ ਭੁੱਖੇ ਸਨ। ਗੁਰੂ ਜੀ ਨੇ ਪਿਤਾ ਵੱਲੋਂ ਦਿੱਤੀ ਰਕਮ ਨਾਲ ਰਸਦ ਖਰੀਦ ਕੇ ਉਹਨਾ ਜ਼ਰੂਰਤਮੰਦ ਲੋਕਾਂ ਨੂੰ, ਭੁੱਖੇ-ਫਕੀਰੇ ਸਾਧੂਆਂ ਨੂੰ ਭੋਜਨ ਕਰਵਾ ਦਿੱਤਾ। ਜਦਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਖਾਲੀ ਹੱਥ ਮੁੜ ਆਏ ਤਾਂ ਪਿਤਾ ਮਹਿਤਾ ਕਾਲੂ

ਮਹਿਤਾ ਕਾਲੂ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸੁਲਤਾਨਪੁਰ ਲੋਧੀ ਵਿਖੇ ਆਪਣੇ ਜਵਾਈ ਜੈ ਰਾਮ ਜੋ ਕਿ ਸੂਬੇਦਾਰ ਦੌਲਤ ਖਾਂ ਲੋਧੀ ਕੋਲ ਵੱਡੇ ਅਹੁਦੇ ਤੇ ਕੰਮ ਕਰਦਾ ਸੀ। ਕੋਲ ਨੌਕਰੀ ਕਰਨ ਲਈ ਭੇਜ ਦਿੱਤਾ। ਗੁਰੂ ਜੀ ਨੇ ਮੋਦੀਖਾਨੇ ਅਨਾਜ ਦਾ ਭੰਡਾਰ ਵਿੱਚ ਦੀ ਨੌਕਰੀ ਮਿਲ ਗਈ। ਗੁਰੂ ਜੀ ਪੂਰੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਕੰਮ ਕਰਦੇ ਸਨ। ਉਹ ਕੰਮ ਕਰਦੇ ਸਮੇਂ ਵੀ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ। ਉਹਨਾ ਨੇ ਮੋਦੀਖਾਨੇ ਵਿੱਚ ਤਨਖਾਹ ਦੇ ਰੂਪ ਵਿੱਚ ਮਿਲਣ ਵਾਲੇ ਆਪਣੇ ਹਿੱੱਸੇ ਦਾ ਅਨਾਜ

ਨਾਨਕ ਮੋਦੀਖਾਨੇ ਦਾ ਅਨਾਜ ਮੁਫਤ ਲੁਟਾ ਰਿਹਾ ਹੈ। ਪਰ ਜਦ ਉਹਨਾ ਨੇ ਮੋਦੀਖਾਨੇ ਵਿੱਚ ਅਨਾਜ ਦੇ ਭੰਡਾਰ ਦੀ ਜਾਂਚ ਕਰਵਾਈ ਤਾਂ ਭੰਡਾਰ ਵਿੱਚ ਅਨਾਜ ਪੂਰਾ

ਗਿਆਨ ਪ੍ਰਾਪਤੀ, ਚੋਦਾਂ ਸੌ ਨੜਿੱਨਵੇਂ ਸੁਲਤਾਨਪੁਰ ਲੋਧੀ ਵਿਖੇ ਰਹਿੰਦਿਆਂ ਗੁਰੂ ਜੀ ਹਰ ਰੋਜ਼ ਵੇਈਂ ਨਦੀ ਵਿੱਚ ਇਸ਼ਨਾਨ ਕਰਨ ਜਾਂਦੇ ਸਨ। ਇੱਕ ਦਿਨ ਗੁਰੂ ਜੀ ਵੇਈਂ ਨਦੀ ਵਿੱਚ ਇਸ਼ਨਾਨ ਕਰਨ ਗਏ ਤਾਂ ਗੁਰੂ ਜੀ ਵੇਈਂ ਨਦੀ ਦੇ ਕੰਢੇ ਜੰਗਲ ਦੇ ਅਧੀਨ ਦਿਨਾ ਤੱਕ ਅੰਤਰ-ਧਿਆਨ ਰਹੇ। ਇੱਥੇ ਹੀ ਗੁਰੂ ਜੀ ਨੇ ਸੱਚੇ ਰੂਹਾਨੀ ਗਿਆਨ ਦੀ ਪ੍ਰਾਪਤੀ ਹੋਈ। ਅੱਜ ਕੱਲ੍ਹ ਇਸ ਥਾਂ ਤੇ ਗੁਰੂਦੁਆਰਾ ਤਪ ਅਸਥਾਨ ਬਣਿਆ ਹੋਇਆ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ। ਗਿਆਨ ਪ੍ਰਾਪਤੀ ਉਪਰੰਤ ਜਦ ਗੁਰੂ ਜੀ ਘਰ ਪਰਤੇ ਤਾਂ ਉਹ ਚੁੱਪ ਸਨ। ਗੁਰੂ ਜੀ ਨੇ ਜਦੋਂ ਚੁੱਪੀ ਤੋੜੀ ਤਾਂ ਉਹਨਾ ਨੇ ਕਿਹਾ ਨਾ ਨਾ ਕੋਈ ਹਿੰਦੂ, ਨਾ ਕੋਈ ਮੁਸਲਿਮ, ਜਦੋਂ ਬਾਹਮਣਾਂ ਨੇ ਨੂੰ ਇਸ ਵਾਕ ਅਰਥ ਪੁੱਛਿਆ ਤਾਂ ਗੁਰੂ ਜੀ ਨੇ ਕਿਹਾ ਕਿ ਹਿੰਦੂ ਅਤੇ ਮੁਸਲਮਾਨ ਵਿੱਚ ਕੋਈ ਅੰਤਰ ਨਹੀਂ ਹੈ। ਇਹ ਇੱਕ ਹੀ ਪ੍ਰਮਾਤਮਾ ਦੀ ਸੰਤਾਨ ਹਨ। ਉਹਨਾ ਇਹ ਵੀ ਕਿਹਾ ਗਿਆ, ਹਿੰਦੂ ਅਤੇ ਮੁਸਲਮਾਨ ਦੋਵੇਂ ਹੀ ਅਸਲ ਧਰਮ ਦੇ ਰਸਤੇ ਤੇ ਭਟਕ ਚੁੱਕੇ ਹਨ। ਇਸ ਤੋਂ ਬਾਅਦ ਗੁਰੂ ਜੀ ਨੇ ਨਾਨਕ ਦੇਵ ਜੀ ਮੋਦੀਖਾਨੇ ਦੀ ਨੌਕਰੀ ਛੱਡ ਦਿੱਤੀ ਅਤੇ ਅਗਲਾ ਜੀਵਨ ਲੋਕਾਂ ਲਈ ਗਿਆਨ-ਪ੍ਰਚਾਰ ਕਰਨ ਦੇ ਵਿੱਚ ਬਤੀਤ ਕੀਤਾ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਤਤਕਾਲੀ ਸਮਾਜ ਵਿੱਚ ਅਤੇ ਧਰਮਾਂ ਵਿੱਚ ਫੈਲੀ ਅਗਿਆਨਤਾ, ਅੰਧ-ਵਿਸ਼ਵਾਸ਼ਾਂ ਨੂੰ ਦੂਰ ਕਰਨ ਅਤੇ ਸੱਚੇ ਮਨ ਨਾਲ ਈਸ਼ਵਰ ਦੀ ਭਗਤੀ ਕਰਨ ਦੇ ਸਿਧਾਂਤ ਦਾ ਪ੍ਰਚਾਰ ਕਰਨ ਦੇ ਉਦੇਸ਼ ਨਾਲ ਚੋਦਾ ਸੌ ਨੜਿੱਨਵੇਂ ਤੋਂ ਪੰਦਰਾਂ ਸੌ ਇੱਕੀ ਈ ਤੱਕ ਦੇਸ਼ ਵਿਦੇਸ਼ ਦੀਆਂ ਯਾਤਰਾਵਾਂ ਕੀਤੀਆਂ।

ਇਸ ਉਦਾਸੀ ਦੌਰਾਨ ਉਹ ਪੂਰਬੀ ਭਾਰਤ ਚਲੇ ਗਏ। ਭਾਈ ਮਰਦਾਨਾ ਜੀ ਵੀ ਉਹਨਾ ਦੇ ਨਾਲ ਸਨ। ਇਸ ਯਾਤਰਾ ਦੌਰਾਨ ਉਹ ਲਾਹੌਰ

ਕੱਟਕ, ਕਾਂਦਰੂ, ਸਹਿਟ, ਢਾਕਾ, ਜਰਗਨਾਥਪੁਰੀ ਤੋ ਮੱਧ ਦੇ ਰਸਤੇ ਚਿਲੀਖੇੜੀ, ਭੋਪਾਲ ਗਵਾਲੀਅਰ, ਆਗਰਾ, ਮਥੁਰਾ, ਭੋਏ, ਪੰਦਰਾ ਸੌ ਦਸ ਈਸਵੀ ਵਿੱਚ ਗੁਰੂ ਜੀ ਮੁੜ ਤਲ ਆਪਣੇ ਪਿੰਡ ਤਲਵੰਡੀ ਪਹੁੰਚੇ। ਉਹਨਾ ਨੇ ਭਾਈ ਮਰਦਾਨਾ ਨੂੰ ਆਪਣੇ ਘਰ ਜਾਣ ਦੀ ਇਜ਼ਾਜ਼ਤ ਦੇ ਦਿੱਤੀ ਅਤੇ ਉਹਨਾ ਨੇ ਆਪ ਤਲਵੰਡੀ ਤੋਂ ਕੁੱਝ ਦੂਰ ਇਕਰਾਂਤ ਰਹਿਣ ਲੱਗੇ। ਤਾਲੁੰਬਾ ਤਾਲੁੰਬਾ ਵਿਖੇ ਸੱਜਣ ਨਾਂ ਇੱਕ ਠੱਗ ਰਹਿੰਦਾ ਸੀ। ਜੋ ਕਿ ਹਵੇਲੀ ਵਿੱਚ ਠਹਿਰਣ ਵਾਲੇ ਯਾਤਰੂਆਂ ਨੂੰ ਕਤਲ ਕਰਕੇ ਉਹਨਾ ਦਾ ਸਮਾਨ ਲੁੱਟ ਲੈਂਦਾ ਸੀ। ਜਦਕਿ ਗੁਰੂ ਜੀ ਨੇ ਅਪਣਿਆਂ ਉਪਦੇਸ਼ਾਂ ਰਾਹੀ ਉਸਦਾ ਮਨ ਬਦਲ ਦਿੱਤਾ।

ਸਿਹਤਾਂ ਠੀਕ ਆ ਹਾਂ ਸਿਹਤਾਂ ਠੀਕ ਆ

ਬਸ ਠੀਕ ਆ

ਹੋਰ ਤੁਸੀਂ ਕੀ ਕਰਦੇ ਐ? ਕੀ ਕਰਦੇ ਐ? ਬਸ ਬਸ ਲੰਮੇ ਪਏ ਆ, ਗੱਲਾਂ ਬਾਤਾਂ ਕਰੀ ਜਾਨੇ, ਹੋਰ ਕੀ ਕਰਨਾ? ਅੱਛਾ ਚਲੋ ਗੱਲਾਂ ਬਾਤਾਂ ਕਰਨੀਆਂ ਚੰਗਾ ਗਾ, ਮਜ਼ਾ ਆਉਂਦਾ ਗੱਲਾਂ ਬਾਤਾਂ ਨਾਲ

ਸੋਨੂੰ ਨੇ ਦੇਖਿਆ, ਓਹਨੇ ਵੀ ਨੀ ਫੋਨ ਕੀਤਾ ਵੀ ਚਲ ਮਾਂ ਨੂੰ ਫੋਨ ਹੀ ਕਰਲਾਂ, ਮਾਂ ਤੂੰ ਠੀਕ ਆ? ਹਾਂਜੀ ਹਾਂਜੀ, ਦੇਖਲੋ ਧੀਆਂ ਪੁੱਤਾਂ ਦਾ ਹਾਲ ਓਹਨੇ ਏ ਨੀ ਕਿਹਾ ਚਲ ਮਆ ਮੇਰੀ ਮਾਂ ਨੂੰ ਤਾ ਕਰਨੇ ਆਉਂਦਾ ਨੀ

ਕਿਸੇ ਤੋਂ ਲਵਾ ਕੇ ਕੀ ਮੈਂ ਆਪ ਹੀ ਕਰ ਲਵਾਂ, ਓਹਨੇ ਨੀ ਕੀਤਾ ਦੇਖ ਲਾ